ਤੇ ਇਹ ਹੌਸਪੀਟਲ ਦਾ ਨਾਂ ਹੈਗਾ ਏ ਆ ਭਾਟੀਆ ਹੌਸਪੀਟਲ ਨਿਊਰੋ ਐਂਡ ਮਲਟੀ --

ਇਹਦੇ ਵਿੱਚ ਲਾਲ ਸੰਤਰੀ ਫਰੋਜੀ ਖੱਟਾ ਤੇ ਗੋਲਡਨ ਕਲਰ ਦਾ ਹਾਰ ਆ ਕਾਫੀ ਵੱਡਾ।

ਇੱਕ ਬੋਰਡ ਲੱਗਾ ਆ ਕਾਲੇ ਰੰਗ ਦਾ ਓਹਦੇ ਉਤੇ ਲਿਖ਼ਿਆ ਆ ਦਾ ਇੰਪੀਰੀਅਲ ਪੂਨਮ ਹੋਟੇਲ ।

ਰੇਜ਼ਰਾਂ ਪੈਂਸਿਲਸ ਸਭ ਕੁਛ ਕਾਪੀਆਂ ਵਗੈਰਾ ਪਈਆਂ ਹੋਇਆਂ ਏ ਆ।

ਤੇ ਇੱਕ ਜਿਹੜਾ ਹਸਬੈਂਡ ਵਾਇਫ ਸੈਲਫੀ ਲੈਂਦੇ ਪਏ ਆਂ ਜਨਾਨੀਆਂ ਜਿਹੜੀਆਂ ਔਰਤਾਂ ਏ ਆ ਉਹ ਕੁਛ ਦੇਖਦੀਆਂ ਪਈਆਂ ਏ ਆ।

ਇਹ ਇੱਕ ਪੈਟ ਸ਼ੋਪ ਆ ਇਹਦਾ ਨਾਮ ਹੈਗਾ ਏ ਆ ਭਾਟੀਆ ਕੈਨਲੀਜ ਐਂਡ ਪੈਟ ਸ਼ੋਪ ।

ਤੇ ਇਹਦੇ ਵਿੱਚ ਜਿਹੜਾ ਐ ਤਿੰਨ ਪੁਰਾਣੀਆਂ ਬੇੜੀਆਂ ਖੜੀਆਂ--

ਇੱਥੇ ਕਾਫੀ ਬਿਲਡ ਇੱਕ ਬਿਲਡਿੰਗ ਬਣੀ ਹੋਈ ਹੈ ਸਾਹਮਣੇ ਚਿੱਟੇ ਰੰਗ ਦੀ।

ਤੇ ਬਾਹਰ ਕੁਛ ਬੈਨਰ ਲੱਗੇਆ ਇੱਕ ਜੇਹੜਾ ਵਾ--

ਤੇ ਏਹਦਾ ਜੇਹੜਾ ਦਰਵਾਜ਼ੇ ਆ ਓਹਨਾ ਸਾਰਿਆਂ ਦੇ ਊਪਰ ਵ੍ਹੀਲਸ ਦਿਆਂ ਜੇਹੜੀਆਂ ਹੈਂ ਫੋਟੋਜ਼ ਲੱਗੀਆਂ।

ਤੇ ਨੀਲੇ ਰੰਗ ਦੀਆਂ ਬਾਰੀਆਂ ਇਹਦੀਆਂ ਗਮਲੇ ਰੱਖੇ ਆ ਬ ਦੁਕਾਨ ਦੇ ਬਾਹਰ ਨੀਲੇ ਰੰਗ--

ਆਟੋ ਦਾ ਰੰਗ ਜੇਹੜਾ ਯਾ ਓਹ ਹੈਗਾ ਯਾ ਖੱਟਾ ਤੇ ਹਰਾ ਤੇ ਇੱਕ ਮੋਟਰਸਾਈਕਲ ਜਾਂਦਾ ਪਿਆ ਯਾ।

ਉਹਦੇ ਉੱਪਰ ਇੱਕ ਬੰਦਾ ਜਾਂਦਾ ਪਿਆ ਆ ਦਰਖਤ ਆਲੇ ਦੁਆਲੇ ਰੋਡ ਤੇ--

ਪਾਣੀ ਬਿਲਕੁਲ ਸਾਫ ਆ ਪਾਣੀ ਦੇ ਵਿੱਚ ਪਰਛਾਵਾਂ ਦਿੱਖ ਦਾ ਆ।

ਤੇ ਇੱਥੇ ਜਿਹੜਾ ਆ ਇੱਕ ਜਿਹੜਾ ਜੈਂਟਸ ਖੜਾ ਆ ਉਹਨੇ--

ਤੇ ਬਿਲਡਿੰਗ ਦਾ ਕਲਰ ਹਿਗਾਆ ਲਾਈਟ ਜਿਹਾ ਕਰੀਮ ਕਲਰ ਰੈੱਡ ਕਲਰ ।

ਇੱਕ ਅਲੱਗ ਰੂਮ ਬਣਿਆ ਉਹਦੇ ਵਿੱਚ ਤਿੰਨ ਜੈਕਟਸ ਟੰਗੀਆਂ ਹੋਈਆਂ ਆ।

ਕੈਟ੍ਰਿੰਗ ਬਰਡੇ ਪਾਰਟੀ ਡੀ_ਜੇ ਸਾਊਂਡ ਲਾਈਟਨਿੰਗ ਫੋਟੋਗ੍ਰਾਫਰੀ --

ਏਹ ਏੱਥੇ ਜੇਹੜਾ ਯਾ ਕਾਫੀ ਸਾਰੀਆਂ ਦੁਕਾਨਾਂ ਯਾਂ ਚਿਕਨ ਦਿਆਂ ਦੁਕਾਨਾਂ ਯਾਂ।

ਇਹ ਸਕੂਲ ਦੇ ਵਿੱਚ ਬਹੁਤ ਸਾਰੀਆਂ ਤਸਵੀਰਾਂ ਲੱਗੀਆਂ ਹੋਈਆਂ ਏ ਆ ਕੰਧ ਦੇ ਉੱਪਰ।

ਇੱਕ ਬੋਰਡ ਲੱਗਾ ਹੋਇਆ ਆ ਇਹਦੇ ਉੱਪਰ ਲਿਖਿਆ ਇਆ ਸਟੋਕ ਐਂਡ ਸ਼ੇਅਰ ਬਰੋਕਰਸ ਡੀ ਮਾਰਟ ਸਰਵਿਸਿਸ ।

ਬੀ_ਐੱਸ_ਈ ਫਿਊਚਰ ਐਂਡ ਔਪਸ਼ਨ ।